ਨੀ ਕੀਤਾ ਹੋਏਗਾ ਰਾਜੇ ਠੀਕ ਹੈ, ਜਿਹੜੇ ਜਿਹੜੇ ਬੱਚੇ ਨੇ ਇਸ number ਦੇ ਉੱਤੇ ਸਾਨੂੰ message ਕੀਤਾ ਉਹਨਾਂ ਸਾਰਿਆਂ ਨੂੰ ਹੀ ਅਸੀਂ add ਕਰਾਂਗੇ ਤੇ ਉਹਨਾਂ ਨੂੰ ਸਭ ਨੂੰ ਹੀ ਇਹ PDF ਜਿਹੜੀ ਹੈ

ਪ੍ਰਸ਼ਨ number ਇੱਕ ਮਾਇਆ ਆਪਣੇ ਦਿਮਾਗ ਵਿੱਚ ਕਵਿਤਾ ਸੰਬੰਧੀ ਵਿਚਾਰ ਵਟਾਂਦਰਾਂ ਕਰਨ ਤੋਂ ਪਹਿਲਾਂ ਉਸ ਕਵਿਤਾ ਦਾ ਦੋ ਤਿੰਨ ਵਾਰ ਪਾਠ ਕਰਦੀ ਹੈ ਅਜਿਹਾ ਕਰਨ ਦਾ ਉਹਦਾ ਉਦੇਸ਼ ਕੀ ਆ। ਕੁਆਸਚਨਾਂ ਨੂੰ ਧਿਆਨ ਨਾਲ ਸਮਝਣਾ ਹੈ ਪੜ੍ਹਨਾ ਹੈ answer ਦੇਣਾ ਹੈ, ਇਹ ਨੀ ਵੀ ਅਸੀ bore ਹੋ ਗਏ ਸੀ ਜਾਂ ਫਿਰ ਥੱਕ ਗਏ ਸੀ ਠੀਕ ਹੈ ਜੀ। ਪ੍ਰਸ਼ਨ ਨੰ option a ਹੈ ਜੀ ਤੁਸੀਂ ਇਹ ਸੋਚੋ ਵੀ ਅਸੀਂ ਅੱਜ PTET ਦਾ ਪੇਪਰ ਦੇ ਰਹੇ ਹਾਂ ਬਸ ਸਿਖਿਆਰਥੀ ਨੂੰ ਦਰੁਸਤ ਕਾਫ਼ੀਆ ਰ ਕਾਫ਼ੀਆ ਦੀ ਪਛਾਣ ਕਰਵਾਉਣਾ ਚਾਹੁੰਦੀ ਹੈ ਉਹ ਤਾਂ ਕਰਕੇ ਕਵਿਤਾ ਦਾ ਪਾਠ ਕਰਦੀ ਹੈ ਬਾਰ ਬਾਰ ਜਦੋਂ ਵੀ pedagogy ਦਾ question ਪੈਂਦਾ ਰਾਜੇ ਉਹਨੂੰ ਤੁਸੀਂ ਬਾਹਰ ਲੈ ਕੇ ਆਉਣਾ ਹੈ ਆਪਦੇ ਆਪ ਤੇ ਅਪਲਾਈ ਕਰਨਾ ਹੈ ਫਿਰ ਤੁਸੀਂ ਉਹਦਾ answer ਦੇਣਾ ਹੈ ਠੀਕ ਹੈ ਹਾਂਜੀ। Option b ਹੈ ਜੀ ਕਾਵਿ ਸੰਵੇਦਨਾ ਪੈਦਾ ਕਰਨਾ ਜਿਸ ਨਾਲ ਸਿਖਿਆਰਥੀ ਅਰਥਾਂ ਦਾ ਅੰਦਾਜਾ ਲਗਾ ਸਕਣ option c ਹੈ ਜੀ ਸਹੀ ਉਚਾਰਨ ਸੁਰ ਲਹਿਰ ਪਿੱਚ pattern ਸਿਖਾਉਣਾ। Option d ਹੈ ਜੀ ਸਿਖਿਆਰਥੀ ਭਿੰਨ ਭਿੰਨ ਅਲੰਕਾਰ ਦੀ ਪਛਾਣ ਕਰ ਸਕਣ। ਹਾਂਜੀ ਮਾਇਆ ਜਿਹੜੀ ਆਪਣੀ ਜਮਾਤ ਵਿੱਚ ਕਵਿਤਾ ਸੰਬੰਧੀ ਹੁਣ ਤੁਹਾਨੂੰ ਜੇ ਕੋਈ teacher ਕਵੇ ਵੀ ਤੁਸੀਂ ਇਸ ਕਵਿਤਾ ਦਾ ਆਪਦੀ class ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਤੁਸੀਂ ਕਰੋਂਗੇ, ਕਿਉਂ ਤੁਸੀਂ ਉਹਦਾ ਪਾਠ ਬਾਰ ਬਾਰ ਕਰੋਂਗੇ ਕੀ ਤੁਹਾਡਾ ਉਦੇਸ਼ ਹੋਊਗਾ ਤੁਸੀਂ ਆਪਦੇ ਤੋਂ ਸੋਚ ਕੇ ਦੇਖੋ ਅਸੀਂ ਬਾਰ ਬਾਰ ਉਸ ਕਵਿਤਾ ਨੂੰ ਤਾਂ ਪੜ੍ਹਦੇ ਹਾਂ ਤਾਂ ਕਿ ਸਾਨੂੰ ਕਵਿਤਾ ਪੜ੍ਹਨੀ ਆ ਜਾਏ। ਜਦੋਂ ਅਸੀਂ class ਦੇ ਵਿੱਚ ਉਸ ਕਵਿਤਾ ਨੂੰ ਪੜ੍ਹੀਏ ਤਾਂ ਜਿਹੜੇ ਬੱਚੇ ਆ ਉਹਨੂੰ ਸੁਣਦਿਆਂ ਸਾਰ ਹੀ ਉਹਨਾਂ ਨੂੰ ਉਹਦੇ ਅਰਥ ਆ ਜਿਹੜੇ ਉਹ ਸਮਝ ਆ ਜਾਣ, ਠੀਕ ਹੈ ਜੀ ਤਾਂ option b right answer ਹੈ ਰਾਜੇ ਇਹਦਾ। ਕਾਵਿ ਸੰਵੇਦਨਾ ਪੈਦਾ ਕਰਨ ਲਈ ਜਿਸ ਨਾਲ ਸਿਖਿਆਰਥੀ ਅਰਥਾਂ ਦਾ ਅੰਦਾਜਾ ਲਗਾ ਸਕਣ। ਪ੍ਰਸ਼ਨ number ਦੋ ਹੈ ਜੀ ਦਿਸ ਨਹੀਂ ਰਹੀ last option ਹੇਠ ਲਿਖਿਆਂ ਵਿੱਚੋਂ ਕਿਹੜਾ ਵਸਤੂਗਤ ਪ੍ਰਸ਼ਨ ਨਹੀਂ ਹੈ option a ਹੈ ਜੀ ਖਾਲੀ ਥਾਵਾਂ ਭਰਨ ਬਾਰੇ option b ਹੈ ਜੀ ਸਹੀ ਗ਼ਲਤ ਬਾਰੇ, option c ਹੈ ਜੀ ਬਹੁ ਵਿਕਲਪੀ ਪ੍ਰਸ਼ਨ ਤੇ option d ਹੈ ਜੀ ਢੁਕਵੇਂ ਜੁੱਟਾਂ ਬਾਰੇ ਹਾਂਜੀ ਕਿਹੜਾ ਠੀਕ ਜਿਹੜਾ ਕਿ ਵਸਤੂਗਤ ਸ਼੍ਰੇਣੀ ਵਿੱਚ ਨਹੀਂ ਹੈ ਵਸਤੂਗਤ ਹਾਂਜੀ ਰਾਜੇ ਪਹਿਲਾਂ ਇਸ question ਨੂੰ ਸਮਝ ਲਓ ਕਿਉਂਕਿ ਥੋੜ੍ਹਾ ਇਹ question doubtful ਹੈ ਜਿਹੜੇ ਸਾਡੇ ਵਸਤੂਗਤ ਪ੍ਰਸ਼ਨ ਹੈ ਨਾ, ਇਹ ਦੋ ਤਰ੍ਹਾਂ ਦੇ ਹੁੰਦੇ ਆ ਕਿੰਨੀ ਤਰ੍ਹਾਂ ਦੇ ਹੁੰਦੇ ਆ ਦੋ, ਕਿਹੜੇ ਕਿਹੜੇ ਹੁੰਦੇ ਨੇ?

Main ਜਿਹਨਾਂ ਨੂੰ ਅਸੀਂ ਯਾਦ ਕਰਕੇ ਉਹਨਾਂ ਦੇ answer ਦਿੰਦੇ ਹਾਂ ਠੀਕ ਹੈ ਤੇ ਪਛਾਣ ਰੂਪ ਵਾਲੇ ਜਿਹਨਾਂ ਨੂੰ ਅਸੀਂ ਪਛਾਣ ਕਰਕੇ answer ਦਿੰਦੇ ਹਾਂ ਠੀਕ ਹੈ good morning ਜੀ ਜਿਹੜੇ ਪੁਨਰ ਸਿਮਰਨ ਵਾਲੇ ਹੈ ਇਹਦੇ ਵਿੱਚ ਇੱਕ ਤਾਂ ਆ ਜਾਂਦੀਆਂ ਜੀ ਖਾਲੀ ਥਾਵਾਂ ਠੀਕ ਹੈ ਇੱਕ ਆ ਜਾਂਦੇ ਹੈ ਇੱਕ ਇੱਕ ਸ਼ਬਦ ਦੇ ਵਿੱਚ answer ਦੇਣਾ ਜਿਵੇਂ ਸਾਡਾ ਪਿ ਅਹ ਨਾਵਲ ਦਾ ਪਿਤਾਮਾ ਕੌਣ ਹੈ? ਨਾਵਲ ਦਾ ਪਿਤਾਮਾ, ਏਦਾਂ ਦੇ question ਆ ਜਾਂਦੇ ਆ ਦੋ ਬਸ, ਤੇ ਜਿਹੜੇ ਸਾਡੇ ਪਛਾਣ ਵਾਲੇ ਹੈ ਇਹਦੇ ਚ ਇੱਕ ਤਾਂ ਆ ਜਾਂਦੇ ਜੀ ਸਹੀ ਗ਼ਲਤ, ਠੀਕ ਹੈ ਜੀ ਇੱਕ ਆ ਜਾਂਦੇ ਹੈ ਜੀ ਚਾਰ ਆਪਸਨਾਂ ਦਿੱਤੀਆਂ ਹੋਈਆਂ ਤੁਸੀਂ ਇੱਕ ਨੂੰ choose ਕਰਨਾ ਹੈ objective type ਜਿਹਨੂੰ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਬਹੁ ਵਿਕਲਪੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ ਇੱਕ ਆ ਜਾਂਦੇ ਜੀ ਕਿ ਮਿਲਾਣ ਕਰੋ। ਠੀਕ ਹੈ ਜੀ ਤੇ ਇੱਕ ਇਹਦੇ ਚ ਆ ਜਾਂਦੇ ਜੀ ਵਰਗੀਕਰਨ, ਵਰਗੀਕਰਨ ਕਿਵੇਂ ਹੁੰਦਾ ਹੈ ਜਿਵੇਂ ਮੈਂ ਪਾਤਾ ਜੀ ਪਾਣੀ juice ਠੀਕ ਹੈ, ਦੁੱਧ

ਅੱਜ ਸਾਰੀ ਜੋ ਵੀ question ਕਰਾਂਗੇ explain ਕਰਕੇ ਹੀ ਕਰਾਂਗੇ ਠੀਕ ਹੈ ਜੀ ਵਿਅਸ਼ਟੀਕਰਨ ਕਿਹੜੇ ਹੁੰਦੇ ਹੈ ਵੀ ਉਹਨਾਂ ਨੂੰ ਸਹੀ ਤਰੀਕੇ ਚ ਲਾਉਣਾ ਜਿਵੇਂ ਮੰਨ ਲਓ ਖਾਲੀ ਥਾਵਾਂ ਭਰਨ ਵਾਲੇ ਮੈਂ ਇਹਨੂੰ ਇਉਂ ਲਿਖ ਦੇਵਾਂ ਥਾਵਾਂ ਭਰਨ ਵਾਲੇ ਖਾਲੀ, ਤਾਂ ਤੁਸੀਂ ਇਹਨੂੰ sequence ਦੇ ਵਿੱਚ ਲਗਾਉਣਾ ਹੈ ਠੀਕ ਹੈ ਇੱਕ ਇਹਦੇ ਚ ਆ ਜਾਂਦੇ ਜੀ ਸਦ੍ਰਿਸ਼ਟਤਾ ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਮੰਨ ਲਓ ਜਲ ਦਾ ਮੈਂ ਪਾਣੀ ਲਿਖ ਦਿੱਤਾ। ਠੀਕ ਹੈ ਤਾਂ ਫਿਰ ਵਾਯੂ ਦਾ ਕੀ ਹੋਊਗਾ ਵਾਯੂ ਦਾ ਹਵਾ ਹੋਵੇਗਾ ਠੀਕ ਹੈ ਤਾਂ ਜਿਹੜਾ ਮਤਲਬ ਕਿ ਇਹ question ਆ ਚੁੱਕਿਆ PTET ਦੇ ਵਿੱਚ ਤੇ ਉਹਨਾਂ ਨੇ ਜਿਹੜਾ answer ਸਹੀ ਕੀਤਾ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਸਤੂਗਤ ਪ੍ਰਸ਼ਨ ਨਹੀਂ ਹੈ ਤਾਂ option a ਬਣਦੀ ਹੈ ਖ਼ਾਲੀ ਥਾਵਾਂ ਭਰਨ ਬਾਰੇ। ਕਿਉਂ ਕਿਉਂਕਿ ਪੁਨਰ ਸਿਮਰਨ ਵਾਲਾ question ਹੈ ਤੇ ਬਾਕੀ ਜਿਹੜੇ ਸਾਰੇ ਪਛਾਣ ਰੂਪ ਵਾਲੇ ਹੈ clear ਹੈ ਜੀ ਸਹੀ ਗ਼ਲਤ ਬਹੁ ਵਿਕਲਪੀ ਢੁੱਕਵੇਂ ਜੁੱਟਾਂ ਵਾਲੇ ਸਾਰੇ ਕਿਹੜੇ ਨੇ ਪਛਾਣ ਰੂਪ clear ਹੈ ਸਾਰਿਆਂ ਦਾ ਇਹ topic ਪ੍ਰਸ਼ਨ number ਤਿੰਨ ਕਹਿੰਦੇ ਆਗਮਨ ਵਿੱਧੀ ਦੁਆਰਾ ਵਿਆਕਰਨ ਸਿੱਖਿਆ ਦੀ ਤਰਤੀਬ ਹੈ ਆਗਮਨ ਵਿੱਧੀ ਆ, ਕਿਹੜੀ ਹੁੰਦੀ ਆ ਆਗਮਨ ਵਿੱਧੀ ਪਹਿਲਾਂ ਸਾਰੇ ਜਾਣੇ ਮੈਨੂੰ ਦੱਸੋ। ਕਿਹਨੂੰ ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਜੀ, ਆਗਮਨ ਵਿੱਧੀ ਕਿਹਨੂੰ ਕਹਿੰਦੇ ਆ। ਆਗਮਨ ਵਿੱਧੀ ਕੀ ਹੁੰਦੀ ਹੈ ਪਹਿਲਾਂ ਮੈਨੂੰ ਇਹ ਦੱਸੋ ਰਾਜੇ ਆਗਮਨ ਵਿੱਧੀ ਹਾਂਜੀ ਬਿਲਕੁਲ right ਹੈ ਜੀ ਜਿਹੜੀ ਉਦਾਹਰਨ ਤੁਹਾਨੂੰ ਨਿਯਮ ਵੱਲ ਚੱਲਦੀ ਆ ਹੁਣ ਇਸ question ਨੂੰ ਕਰਨ ਦਾ ਤਰੀਕਾ ਕੀ ਹੈ Option b ਦੇ ਵਿੱਚ ਵੀ ਉਦਾਹਰਨ ਪਹਿਲਾਂ ਹੈਗੀ ਹੈ ਤੇ option d ਦੇ ਵਿੱਚ ਵੀ ਉਦਾਹਰਨ ਹੈਗੀ ਆ ਪਰ ਜੇ ਅਸੀਂ ਦੇਖੀਏ ਤਾਂ option b ਦੇ ਵਿੱਚ last ਤੇ ਨਹੀਂ ਹੈਗਾ ਤੇ ਇਹਦਾ ਮਤਲਬ d option ਸਹੀ ਆ ਆਗਮਨ ਵਿੱਧੀ ਦੁਆਰਾ ਜੇ ਅਸੀਂ ਵਿਆਕਰਨ ਦੀ ਸਿੱਖਿਆ ਦੇਣੀ ਆਂ ਤਾਂ ਪਹਿਲਾਂ ਅਸੀਂ ਉਦਾਹਰਨ ਦੇਵਾਂਗਾ, ਫਿਰ ਅਸੀਂ ਉਹਦਾ ਵਿਸ਼ਲੇਸ਼ਣ ਕਰਾਂਗੇ, ਫਿਰ ਅਸੀਂ ਉਹਦਾ ਸਧਾਰਨੀਕਰਨ ਕਰਾਂਗੇ ਫਿਰ ਅਸੀਂ ਨਿਯਮ ਬਣਾਵਾਂਗੇ clear ਹੈ ਜੀ। ਪ੍ਰਸ਼ਨ number ਚਾਰ ਕਹਿੰਦੇ ਗਦ ਅਧਿਐਨ ਦਾ ਪ੍ਰਮੁੱਖ ਉਦੇਸ਼ ਕੀ ਹੈ ਗਦ ਅਧਿਐਨ option a ਹੈ ਜੀ ਵੇਗ ਵਿੱਚ ਪੜ੍ਹਨ ਦਾ ਅਭਿਆਸ Option b ਹੈ ਜੀ ਭਾਸ਼ਾ ਹਾਵ ਭਾਵ ਵਿਚਾਰ ਦਾ ਵਿਸ਼ਲੇਸ਼ਣ option c ਹੈ ਜੀ ਧੁਨੀ ਸ਼ਬਦ ਵਾਕ ਰਚਨਾ ਦਾ ਵਿਸ਼ਲੇਸ਼ਣ ਤੇ option d ਹੈ ਜੀ ਰਕ ਸ਼ੰਦ ਅਲੰਕਾਰ ਦਾ ਅਧਿਐਨ। Total ਢਾਈ ਸੌ question ਹੈ ਰਾਜੇ ਇੱਧਰ ਦੇਖੋ ਪਹਿਲਾਂ ਤੁਹਾਨੂੰ ਗਦ ਪਤਾ ਹੋਣਾ ਚਾਹੀਦਾ ਹੈ ਕੀ ਹੈ ਜਿਹੜਾ ਸਾਡਾ ਸਾਹਿਤ ਹੈ ਇਹਦੇ ਦੋ ਰੂਪ ਨੇ, ਕਿੰਨੇ ਰੂਪ ਨੇ ਦੋ। ਇੱਕ ਹੁੰਦਾ ਹੈ ਜੀ ਪਦ ਤੇ ਇੱਕ ਹੁੰਦਾ ਹੈ ਜੀ ਗਦ ਪਦ ਦੇ ਵਿੱਚ ਸਾਡੀ ਕਵਿਤਾ ਆ ਜਾਂਦੀ ਆ ਜਿਹਦੇ ਚ ਸਾਡੀਆਂ ਭਾਵਨਾਵਾਂ ਹੁੰਦੀਆਂ ਹੈ ਠੀਕ ਹੈ ਜੀ। ਤੇ ਜਿਹੜਾ ਸਾਡਾ ਗਦ ਹੈ ਗਦ ਚ ਸਾਡਾ ਤਰਕ ਹੁੰਦਾ ਹੈ ਸਾਡੇ ਵਿਚਾਰ ਹੁੰਦੇ ਆ ਠੀਕ ਹੈ ਇਹਦੇ ਚ ਸਾਡੀ ਵਾਰਤਕ ਆ ਜਾਂਦੀ ਆ, ਸਾਡੇ ਨਾਵਲ ਆ ਜਾਂਦੇ ਹੈ, ਠੀਕ ਹੈ ਸਾਡੀਆਂ ਕਹਾਣੀਆਂ ਆ ਜਾਂਦੀਆਂ ਨੇ, ਸਾਡੇ ਨਾਟਕ ਆ ਜਾਂਦੇ ਨੇ ਸਭ ਕੁਛ ਆ ਜਾਂਦਾ ਹੈ। ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਗਦ ਦਾ ਅਧਿਐਨ ਕਰੋਂਗੇ ਤਾਂ ਉਹਦਾ ਪ੍ਰਮੁੱਖ ਉਦੇਸ਼ ਕੀ ਹੋਊਗਾ option b right answer ਹੈ ਜੀ ਅਸੀਂ ਭਾਸ਼ਾ ਦੇਖਾਂਗਾ, ਅਸੀਂ ਹਾਵ ਭਾਵ ਦੇਖਾਂਗੇ, ਅਸੀਂ ਵਿਚਾਰ ਦਾ ਵਿਸ਼ਲੇਸ਼ਣ ਕਰਾਂਗੇ। Clear ਹੈ ਜੀ ਹਾਂਜੀ ਬਿਲਕੁਲ right ਹੈ ਜੀ ਜਿਹੜੇ PTET ਦੇ ਵਿੱਚ ਦੋ ਪੈਰੇ ਆਉਂਦੇ ਨੇ ਦਰ ਅਹ ਧਰਮਿੰਦਰ ਜੀ ਕਹਿੰਦੇ ਨੇ ਜੀ ਜਿਹੜਾ ਕਿ ਇੱਕ ਗਦ ਦਾ ਪੈਰ੍ਹਾ ਹੁੰਦਾ, ਨਿਬੰਧ ਦਾ ਹੁੰਦਾ ਹੈ ਤੇ ਦੂਜਾ ਕਿਹੜਾ ਹੁੰਦਾ ਹੈ ਜੀ ਕਵਿਤਾ ਦਾ ਪੈਰ੍ਹਾ ਹੁੰਦਾ ਹੈ ਅੱਜ ਆਪਾਂ ਪੈਰ੍ਹੈ ਕਰਨ ਦੇ ਉੱਤੇ ਵੀ ਥੋੜ੍ਹਾ ਜਿਹਾ discuss ਕਰਾਂਗੇ ਤੁਸੀਂ ਪੈਰ੍ਹੇ ਕਿਵੇਂ ਕਰਕੇ ਆਉਣੇ ਆ। ਪ੍ਰਸ਼ਨ number ਪੰਜ ਪ੍ਰਾਇਮਰੀ ਪੱਧਰ ਤੇ ਅਰੰਭਿਕ ਸਕੂਲ ਦੇ ਸਿਖਿਆਰਥੀਆਂ ਨੂੰ ਸਾਹਿਤ ਪੜ੍ਹਾਉਣ ਦਾ ਉਦੇਸ਼ ਪ੍ਰਾਇਮਰੀ ਪੱਧਰ ਹੈ ਪ੍ਰਾਇਮਰੀ ਪੱਧਰ means one ਤੋਂ ਲੈ ਕੇ fifth ਤੱਕ class ਹੈ ਠੀਕ ਹੈ ਤੁਸੀਂ ਪਹਿਲਾਂ question ਨੂੰ ਸਮਝਣਾ ਹੈ ਫਿਰ ਉਹਦਾ answer ਕਰਨਾ ਹੈ ਪੰਜਵੀਂ ਤੱਕ class ਦੇ ਬੱਚੇ ਹੈ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਸਾਹਿਤ ਪੜ੍ਹਾਉਣਾ ਹੈ ਸਾਹਿਤ ਪੜ੍ਹਾਉਣ ਦਾ ਉਦੇਸ਼ ਕੀ ਹੈ option a ਹੈ ਜੀ ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ ਹੈ Option b ਹੈ ਜੀ ਉਹਨਾਂ ਨੂੰ ਸਾਹਿਤ ਦੀ ਪ੍ਰਸੰਸਾ ਕਰਨਾ ਸਿਖਾਉਣਾ ਹੈ option c ਹੈ ਜੀ ਸਾਹਿਤ ਲਈ ਸਿਖਿਆਰਥੀਆਂ ਵਿੱਚ ਰੁੱਚੀ ਪੈਦਾ ਕਰਨਾ ਹੈ ਤੇ option d ਹੈ ਜੀ ਅਲੋਚਨਾਤਮਕ ਸੋਚ ਦੀ ਯੋਗਤਾ ਦਾ ਵਿਕਾਸ ਕਰਨਾ ਹੈ। ਇੱਧਰ ਦੇਖੋ ਪੰਜਵੀਂ ਤੱਕ ਦਾ ਬੱਚਾ ਅਲੋਚਨਾ ਤਾਂ ਕਦੇ ਨੀ ਕਰੇਗਾ ਆਹ ਤਾਂ ਬਿਲਕੁਲ ਕੱਟ ਹੈ ਤੇ ਉਹ ਕਦੇ ਵੀ ਸਾਹਿਤ ਦੀ ਪ੍ਰਸੰਸਾ ਨਹੀਂ ਕਰੇਗਾ, ਠੀਕ ਹੈ ਹੁਣ ਆਪਣੇ ਕੋਲ ਦੋ option ਹੈ ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ, ਸਾਹਿਤ ਲਈ ਸਿਖਿਆਰਥੀਆਂ ਵਿੱਚ ਰੁੱਚੀ ਪੈਦਾ ਕਰਨਾ, ਪੰਜਵੀਂ ਤੱਕ ਦਾ ਬੱਚਾ ਤੁਸੀਂ ਉਹਦੇ ਵਿੱਚ ਸਾਹਿਤ ਦੀ ਰੁੱਚੀ ਕਿਵੇਂ ਪੈਦਾ ਕਰ ਸਕਦੇ ਹੋ, ਨਹੀਂ ਪੈਦਾ ਕਰ ਸਕਦੇ, ਤਾਂ ਸਾਡਾ main ਉਦੇਸ਼ ਕੀ ਹੈ ਪੰਜਵੀਂ ਤੱਕ ਦੇ ਬੱਚੇ ਨੂੰ ਸਾਹਿਤ ਪੜ੍ਹਾਉਣ ਦਾ, ਤਾਂ ਕਿ ਅਸੀਂ ਉਹਨੂੰ ਭਾਸ਼ਾ ਦਾ ਗਿਆਨ ਦੇ ਸਕੀਏ ਅਸੀਂ ਉਹਨੂੰ ਕਵਿਤਾਵਾਂ ਦੀ book ਲਵਾ ਦਿੰਦੇ ਹਾਂ ਠੀਕ ਹੈ ਵਾਕ ਸਾਹਿਤ ਹੋ ਗਈ ਜਿਵੇਂ ਉਹ ਚ ਅਸੀਂ ਉਹਨੂੰ ਦੀ ਕਿਤਾਬ ਲਗਵਾ ਦਿੰਦੇ ਹਾਂ ਤਾਂ ਕਿ ਬੱਚਾ ਉਹਨੂੰ interest ਨਾਲ ਪੜ੍ਹੇ ਤੇ ਉਹਨੂੰ ਭਾਸ਼ਾ ਦਾ ਗਿਆਨ ਵੱਧ ਤੋਂ ਵੱਧ ਹੋਵੇ। Clear ਹੈ ਜੀ ਮੈਂ ਤੁਹਾਨੂੰ ਫਿਰ ਕਹੀ ਜਾਂਦੀ ਹਾਂ answer ਦੇਣ ਲੱਗੇ ਜ਼ਲਦਬਾਜ਼ੀ please ਨਾ ਕਰੋ question ਨੂੰ ਧਿਆਨ ਨਾਲ ਸਮਝੋ ਤੇ ਫਿਰ ਆਪਾਂ answer ਦੇਣੇ ਹੈ। ਪ੍ਰਸ਼ਨ number ਛੇ ਬੱਚਿਆਂ ਦਾ ਮੌਖਿਕ ਪ੍ਰਗਟਾਓ ਨਾਪਣ ਦਾ ਸਭ ਤੋਂ ਚੰਗਾ ਤਰੀਕਾ ਕੀ ਆ, ਤੁਸੀਂ ਇਹ ਦੇਖਣਾ ਵੀ ਬੱਚਿਆਂ ਦਾ ਮੋਖਿਕ ਪ੍ਰਗਟਾਓ ਕਿੱਦਾਂ ਦਾ ਹੈ ਤਾਂ ਤੁਸੀਂ ਕਿਹੜਾ ਤਰੀਕਾ ਅਪਣਾਓਗੇ ਠੀਕ ਹੈ।

Option d ਹੈ ਜੀ ਪਾਠ ਵਿੱਚ ਆਏ ਕਠਿਨ ਸ਼ਬਦਾਂ ਦਾ ਉਚਾਰਨ ਕਰਵਾਉਣਾ ਤੁਸੀਂ ਬੱਚਿਆਂ ਦਾ test ਲੈਣਾ ਚਾਹੁੰਦੇ ਹੋ ਵੀ ਉਹਦਾ ਮੋਖਿਕ ਪ੍ਰਗਟਾਓ ਕਿੱਦਾਂ ਦਾ ਹੈ, ਤਾਂ ਤੁਸੀਂ ਕੀ ਕਰੋਂਗੇ ਸਭ ਤੋਂ best ਤਰੀਕਾ ਕਿਹੜਾ ਹੈ? ਬਿਲਕੁਲ right ਹੈ ਜੀ ਅਸੀਂ ਉਹਨੂੰ ਕਿਸੇ ਅੱਖੀਂ ਦੇਖੀ ਘਟਨਾ ਦਾ ਵਰਣਨ ਕਰਨ ਲਈ ਕਵਾਂਗੇ ਤਾਂ ਬੱਚਾ ਬਹੁਤ ਜ਼ਿਆਦਾ confidence ਦੇ ਨਾਲ ਠੀਕ ਹੈ ਉਸ ਚੀਜ਼ ਨੂੰ explain ਕਰੇਗਾ। clear ਹੈ ਜੀ

ਕਹਿੰਦੇ ਵਿਆਕਰਨ ਪੜ੍ਹਾਈ ਜਾਂਦੇ ਹੋ ਤੁਸੀਂ ਉਦਾਹਰਨ ਤੋਂ ਨਿਯਮ ਵੱਲ ਜਾਂਦੇ ਹੋ ਤਾਂ ਕਿਹੜੀ ਵਿੱਧੀ ਦਾ ਪ੍ਰਯੋਗ ਕਰੋਂਗੇ, ਆਗਮਨ ਦਾ ਨਿਗਮਨ ਦਾ ਸੂਤਰਾ ਵਿੱਧੀ ਦਾ ਜਾਂ ਭਾਸ਼ਾ ਵਿੱਧੀ ਦਾ।

ਸਿੱਖਿਆ ਦੀ ਸਮਾਪਤੀ ਆ ਉਹ ਅਸੀਂ ਨਿਗਮਨ ਵਿੱਧੀ ਤੇ ਕਰਾਂਗੇ, ਸਮਾਪਤੀ ਕਿਹਦੇ ਤੇ ਹੁੰਦੀ ਹੈ ਜੀ ਨਿਗਮਨ ਵਿੱਧੀ ਤੇ ਇਹ ਦੋਨੇਂ question PTET ਚ ਆਏ ਹੋਏ ਨੇ, ਤੇ ਬਾਰ ਬਾਰ ਆਏ ਹੋਏ ਆ। ਪ੍ਰਸ਼ਨ number ਅੱਠ ਕਹਿੰਦੇ ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਤੇ ਰੁਕਣਾ ਪੈਂਦਾ ਹੈ ਅਜਿਹੇ ਸਥਾਨ ਉੱਤੇ ਤੁਸੀਂ ਕਿਸਦੀ ਵਰਤੋਂ ਕਰੋਂਗੇ, Pedagogy ਤੇ ਵਿਆਕਰਨ ਸਾਰੇ question mix ਲੈ ਕੇ ਆਏ ਹਾਂ ਰਾਜੇ ਆਪਾਂ ਅੱਜ ਤਾਂ ਕਿ ਤੁਹਾਡਾ ਜਿਹੜਾ ਪੰਜਾਬੀ ਦਾ ਪੂਰਾ ਮੁਲਾਂਕਣ ਹੋ ਜਾਏ, ਠੀਕ ਹੈ। ਵਾਕ ਵਿੱਚ ਪੜ੍ਹਦੇ ਪੜ੍ਹਦੇ ਅਸੀਂ ਕਈ ਜਗ੍ਹਾ ਤੇ ਰੁਕ ਜਾਂਦੇ ਹਾਂ ਤਾਂ ਅਸੀਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ, ਬਿਲਕੁਲ right answer ਹੈ ਜੀ ਕੋਮੇ ਦੀ ਵਰਤੋਂ ਕਰਦੇ ਹਾਂ ਅਸੀਂ ਠੀਕ ਹੈ ਜੀ। ਤੇ ਜੇ ਸਾਨੂੰ ਪੂਰਨ ਵਿਰਾਮ ਚਾਹੀਦਾ ਹੋਵੇ, ਫਿਰ ਅਸੀਂ ਕਿਹਦੀ ਵਰਤੋਂ ਕਰਦੇ ਹਾਂ, ਪੂਰਨ ਵਿਰਾਮ ਲਈ ਪੂਰਨ ਵਿਰਾਮ ਲਈ, ਫਿਰ ਅਸੀਂ ਕਿਹਦੀ ਵਰਤੋਂ ਕਰਦੇ ਹਾਂ? ਡੰਡੀ ਦੀ ਬਿਲਕੁਲ right answer ਹੈ ਜੀ ਅਕਾਸ ਜੀ ਪ੍ਰਸ਼ਨ number ਨੋਂ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰੇ, ਕੀ ਹੈ option a ਹੈ ਜੀ ਘੋੜੀ option b ਹੈ ਜੀ ਸੁਹਾਗ, Option c ਹੈ ਜੀ ਸਿਠਣੀ ਤੇ option d ਹੈ ਜੀ ਗੀਤ। ਹਾਂਜੀ ਬਿਲਕੁਲ right ਹੈ ਜੀ ਘੋੜੀ ਜੋ ਕਿ ਲਾੜੇ ਦੀ ਸਾਨੋ ਸ਼ੋਕਤ ਦੇ ਵਿੱਚ ਮੁੰਡੇ ਦੇ ਵਿਆਹ ਵਿੱਚ ਗਾਈਆਂ ਜਾਂਦੀਆਂ ਹੈ,

ਪ੍ਰਸ਼ਨ number ਦਸ ਪੁਸਤਕਾਲੇ ਦੀ ਲੋੜ ਤੇ ਮਹੱਤਤਾ ਸਾਨੂੰ library ਕਿਉਂ ਚਾਹੀਦੀ ਆ, ਕਿਉਂ ਚਾਹੀਦਾ ਆਪਾਂ ਨੂੰ ਪੁਸਤਕਾਲਾ, ਪਹਿਲਾਂ ਖੁੱਦ ਸੋਚਾਂਗੇ ਆਪਾਂ, ਪੁਸਤਕਾਂ ਬਾਰੇ ਜਾਣਕਾਰੀ ਦੇਣ ਲਈ, ਬਿਲਕੁਲ right ਹੈ। ਪੜ੍ਹਨ ਚ ਰੁੱਚੀ ਉਤੇਜਿਤ ਕਰਨ ਲਈ, ਇਹ ਵੀ ਸਹੀ ਆ, ਸੁਤੰਤਰ ਕੰਮ ਕਰਨ ਲਈ, ਇਹ ਵੀ ਸਹੀ ਆ, ਵਿਅਕਤੀ ਦੇ ਅਨੁਭਵਾਂ ਵਿੱਚ ਵਾਧਾ ਕਰਨ ਲਈ ਇਹ ਵੀ ਸਹੀ ਆ। ਦੱਸੋ ਜੀ ਬਿਲਕੁਲ ਸਹੀ answer ਕਿਹੜਾ ਹੈ, ਸਭ ਤੋਂ ਜ਼ਿਆਦਾ ਹਾਂਜੀ ਜਿਹੜਾ ਅਸੀਂ ਪੁਸਤਕਾਲਾ ਬਣਾਉਂਦੇ ਹਾਂਂ ਉਹਦਾ main ਮਕਸਦ ਕੀ ਹੁੰਦਾ ਹੈ ਵੀ ਬੱਚੇ ਵਿੱਚ ਪਹਿਲਾਂ ਪੜ੍ਹਨ ਦੀ ਰੁੱਚੀ ਅਸੀਂ ਉਤੇਜਿਤ ਕਰਾਂਗੇ। ਜਦੋਂ ਵੀ ਰੁੱਚੀ ਉਤੇਜਿਤ ਹੋ ਗਈ ਉਹ ਆਪਣੇ ਆਪ ਉਹਨੂੰ ਪੁਸਤਕਾਂ ਦੀ ਜਾਣਕਾਰੀ ਹੋ ਜਾਊਗੀ ਉਹਨੂੰ ਆਪਣੇ ਆਪ ਕੰਮ ਕਰਨ ਦੀ ਜਾਣਕਾਰੀ ਹੋ ਜਾਉਗੀ ਆਪਣੇ ਆਪ ਹੀ ਉਹਦੇ ਅਨੁਭਵਾਂ ਵਿੱਚ ਵਾਧਾ ਹੋ ਜਾਏਗਾ ਠੀਕ ਹੈ ਜੀ। ਰੁੱਚੀ ਪੈਦਾ ਕਰਾਂਗੇ ਪਹਿਲਾਂ ਅਸੀਂ ਪ੍ਰਸ਼ਨ number ਗਿਆਰਾਂ ਕਿਹੜਾ ਸ਼ਬਦ ਸੁੱਧ ਹੈ option a ਹੈ ਜੀ ਅੱਤਕਥਨੀ option b ਹੈ ਜੀ ਅਤਕਥਨੀ Option c ਹੈ ਅਤਿਕਥਨੀ ਤੇ option d ਹੈ ਜੀ ਆਕਥਨੀ ਸੁੱਧ ਸ਼ਬਦ ਦੱਸਣਾ ਹੈ ਜੀ ਕਿਹੜਾ ਹੈ।

ਠੀਕ ਹੈ ਜੀ। ਪ੍ਰਸ਼ਨ number ਬਾਰਾਂ ਕਹਿੰਦੇ ਉਹ ਅਖ਼ਬਾਰ ਪੜ੍ਹਦਾ ਹੈ, ਵਾਕ ਵਿੱਚ ਜਿਹੜਾ ਪੜ੍ਹਦਾ ਸ਼ਬਦ ਹੈ ਇਹਦਾ ਜਿਹੜਾ ਦਾ ਹੈ ਉਹ ਕੀ ਹੈ ਪੜ੍ਹਦਾ, ਉਪਸਰਗ, ਪਦ, ਵਿਭਕਤੀ ਜਾਂ ਕੋਈ ਵੀ ਨਹੀਂ।

ਬਿਲਕੁਲ right ਹੈ ਜੀ ਕੋਈ ਨੀ ਵੈਸੇ ਇਹ ਹੈ ਕੀ ਕੋਈ ਤਾਂ ਮੈਨੂੰ ਦੱਸੋ, ਜੇ ਤੁਹਾਨੂੰ ਇੱਥੇ option ਦੇ ਵਿੱਚ ਹੁੰਦਾ ਤਾਂ ਵੈਸੇ ਕੀ ਹੈ ਦਾ ਦਾ ਕੀ ਹੈ? ਪੜ੍ਹ ਦਾ। ਪੜ੍ਹ ਹੈ ਜਿਹੜਾ ਸਾਡਾ ਮੂਲ ਸੀ ਠੀਕ ਹੈ ਤੇ ਜਦੋਂ ਪੜ੍ਹਦਾ ਲੱਗ ਗਿਆ ਇਹ ਕੀ ਬਣ ਗਿਆ, ਕਿਰਿਆ ਬਣ ਗਿਆ ਠੀਕ ਹੈ ਜਿਹੜਾ ਦਾ ਸ਼ਬਦ ਹੈ ਇਹ ਪੁਲਿੰਗ ਵਾਸਤੇ ਵਰਤਿਆ ਗਿਆ ਹੈ ਪੁਲਿੰਗ ਦਾ ਬੋਧ ਕਰਵਾਉਂਦਾ ਹੈ ਠੀਕ ਹੈ ਤਾਂ ਇਹ ਸਮਝੋ ਕੀ ਆ ਜਾਂਦਾ ਹੈ ਇਹਨੂੰ ਸੰਬੰਧਕ ਵੀ ਅਸੀਂ ਕਹਿ ਸਕਦੇ ਹਾਂ ਬਿਲਕੁਲ right ਹੈ ਨੀਤੂ ਜੀ। ਇਹ ਪੂਰਨ ਸੰਬੰਧਕ ਬਣ ਜਾਂਦਾ ਫਿਰ ਠੀਕ ਹੈ ਦਾ ਇੰਨਾ ਕੁਛ ਹੈ ਇੱਥੇ ਉਤਪੰਨ ਸ਼ਬਦ ਇਹ ਵੀ ਬਣ ਸਕਦਾ ਹੈ ਕਿਉਂ ਕਿਉਂਕਿ ਪਿਛੇਤਰ ਲੱਗ ਗਿਆ। ਬਿਲਕੁਲ right ਹੈ ਪੰਕਜ, ਉਤਪੰਨ ਸ਼ਬਦ ਉਤਪੰਨ ਸ਼ਬਦ ਕਿਹੜੇ ਹੁੰਦੇ ਹੈ ਜਿਹੜੇ ਅਗੇਤਰ plus ਪਿੱਛੇਤਰ ਲੱਗ ਕੇ ਬਣਦੇ ਹੈ।

ਪ੍ਰਸ਼ਨ number ਤੇਰਾਂ ਕਹਿੰਦੇ ਇਹਨਾਂ ਵਿੱਚੋਂ ਕਿਹੜੇ ਭਾਸ਼ਾ ਵਿਗਿਆਨੀ ਨੇ ਸਕੂਲਾਂ ਵਿੱਚ ਵਿਆਕਰਨ ਦੀ ਪੜ੍ਹਾਈ ਦੀ ਨਿਖੇਧੀ ਕੀਤੀ ਹੈ, ਵੀ ਨਹੀਂ ਹੋਣੀ ਚਾਹੀਦਾ ਵਿਆਕਰਨ ਦੀ ਪੜ੍ਹਾਈ doctor ਰਾਊਸੇ ਨੇ, ਹੈਡਲਰ ਨੇ ਪੀਬੀ ਬੈਨਰ ਬੈਲਰੇਟ ਨੇ, ਗਰੀਨਿੰਗ ਲੈਬੋਨ ਤੇ ਬਾਕੀ ਸਾਰਿਆਂ ਨੇ। ਬਿਲਕੁਲ right answer ਹੈ ਜੀ ਸਾਰਿਆਂ ਦਾ ਇਹਨਾਂ ਨੇ ਵਿਆਕਰਨ ਦੀ ਜਿਹੜੀ ਪੜ੍ਹਾਈ ਹੈ ਉਹਦੀ ਨਿਖੇਧੀ ਕੀਤੀ ਆ ਠੀਕ ਹੈ ਮੈਨੂੰ ਇੱਕ answer ਦਿਓ ਸਾਰੇ ਜਾਣੇ। ਤੁਸੀਂ ਸਾਰਿਆਂ ਨੇ ਮਤਲਬ ਕਿ ਤਿਆਰੀ ਕੀਤੀ ਹੋਈ ਹੈ ਵਾਧੂ ਹਨਾ। ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਵਿਆਕਰਨ ਜ਼ਰੂਰੀ ਹੈ ਦੱਸੋ ਵਿਆਕਰਨ ਜ਼ਰੂਰੀ ਹੈ, ਹਾਂ ਜਾਂ ਨਾ ਦਾ ਜਵਾਬ ਦੇਣਾ ਹੈ yes ਜਾਂ no ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਕੀ ਵਿਆਕਰਨ ਜ਼ਰੂਰੀ ਹੈ, ਨਹੀਂ ਹੈ ਜੀ। ਕਿਉਂ ਇੱਧਰ ਦੇਖੋ ਜਦੋਂ ਬੱਚਾ, ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਜਦੋਂ ਭਾਸ਼ਾ ਸਿੱਖੀ ਸੀ ਆਪਾਂ ਵਿਆਕਰਨ ਨੂੰ ਸਿੱਖੀ ਫਿਰ ਭਾਸ਼ਾ ਆਈ ਆ ਨਹੀਂ ਹਾਂ ਜਦੋਂ ਅਸੀਂ ਕੋਈ other language ਸਿੱਖਦੇ ਹਾਂ second ਦੂਜੀ ਭਾਸ਼ਾ ਸਿੱਖਦੇ ਹਾਂ ਫਿਰ ਸਾਨੂੰ ਵਿਆਕਰਨ ਦੀ ਜ਼ਰੂਰ ਪੈਂਦੀ ਆ ਠੀਕ ਹੈ ਨਾ ਪ੍ਰਸ਼ਨ number ਚੌਦਾਂ ਸੁੱਧ ਉਚਾਰਨ ਲਈ ਬੱਚਿਆਂ ਨੂੰ ਕਿਸ ਚੀਜ਼ ਦਾ ਗਿਆਨ ਦੇਣਾ ਚਾਹੀਦਾ ਹੈ ਵਰਣਬੋਧ ਦਾ ਧੁਨੀ ਵਿਗਿਆਨ ਦਾ, ਮਾਤਰਾਵਾਂ ਦਾ ਜਾਂ ਲਿੱਪੀ ਦਾ। ਸੁੱਧ ਉਚਾਰਨ ਕਰਨਾ ਬੱਚੇ ਦਾ ਆਪਾਂ ਤਾਂ ਕਿਸ ਚੀਜ਼ ਦਾ ਗਿਆਨ ਦੇਣਾ ਚਾਹੀਦਾ ਆਪਾਂ ਨੂੰ? ਬਿਲਕੁਲ right ਹੈ ਜੀ ਧੁਨੀ ਵਿਗਿਆਨ ਦਾ। ਪ੍ਰਸ਼ਨ number ਪੰਦਰਾਂ ਲਿਖਣਾ ਸਿੱਖਣ ਦੀ ਕਿਹੜੀ ਵਿੱਧੀ ਜ਼ਿਆਦਾ ਪ੍ਰਚਲਿਤ ਹੈ, ਕਿਹੜੀ ਵਿੱਧੀ ਜ਼ਿਆਦਾ ਪ੍ਰਚਲਿਤ ਹੈ ਜੀ option a ਹੈ ਜੀ ਫੜਕੇ ਲਿਖਾਉਣਾ option b ਹੈ ਜੀ ਦੇਖ ਕੇ ਲਿਖਣਾ option c ਹੈ ਜੀ ਸੁਣ ਕੇ ਲਿਖਣਾ

Number ਇੱਕ ਸਭ ਤੋਂ ਪਹਿਲਾਂ ਅਸੀਂ ਕੀ ਸਿਖਾਉਂਦੇ ਹਾਂ ਜੀ ਵਰਣਮਾਲਾ ਵਿੱਧੀ means ਬੱਚੇ ਨੂੰ ਅੱਖਰ ਲਿਖਣੇ ਸਿਖਾਉਂਦੇ ਹਾਂ ਆਪਾਂ, ਉਸ ਤੋਂ ਬਾਅਦ ਅੱਖਰ ਸਮੂਹ ਵਿੱਧੀ ਅੱਖਰ ਸਮੂਹ ਵਿੱਧੀ, ਕਿਹੜੀ ਹੁੰਦੀ ਹੈ ਅੱਖਰ ਸਮੂਹ ਵਿੱਧੀ? ਕਿਹੜੀ ਹੁੰਦੀ ਹੈ ਅੱਖਰ ਸਮੂਹ ਵਿੱਧੀ, ਜਿਹਨੂੰ ਅਸੀਂ ਅੱਖਰ ਜੁੱਟ ਵੀ ਕਹਿ ਦਿੰਦੇ ਹਾਂ, ਹੁਣ ਸਭ ਨੂੰ ਯਾਦ ਆ ਗਈ ਹੋਏਗੀ ਅੱਖਰ ਜੁੱਟ ਵਿੱਧੀ। ਲਿਖਣਾ ਸਿਖਾਉਣ ਦੀ ਦੂਜੀ ਵਿੱਧੀ ਜਿਹੜੀ ਹੈ ਜੀ ਉਹ ਹੈਗੀ ਹੈ ਅੱਖਰ ਸਮੂਹ ਵਿੱਧੀ means ਅੱਖਰ ਜੁੱਟ ਵਿੱਧੀ ਮਨ ਲਓ ਬੱਚੇ ਨੂੰ ਵਾਕ ਲਿਖਣਾ ਆ ਗਿਆ, ਠੀਕ ਹੈ ਫਿਰ ਅਸੀਂ ਇਹਦੇ ਨਾਲ ਮਿਲਦਾ ਜੁਲਦਾ ਹਾਹਾ ਮਿਲਦਾ ਜੁਲਦਾ ਕੀ ਸਿਖਾ ਦੇਵਾਂਗੇ ਗੱਗਾ, ਮਿਲਦਾ ਜੁਲਦਾ ਕੀ ਸਿਖਾ ਦੇਵਾਂਗੇ ਸੱਸਾ ਬਣ ਜਾਂਦਾ clear ਹੈ ਏਦਾਂ ਠੀਕ ਹੈ ਫਿਰ ਅਸੀਂ ਉਹਨੂੰ ਸ਼ਬਦ ਗੁਣ ਬਣਾਉਣੇ ਸਿਖਾਵਾਂਗੇ ਸ਼ਬਦ ਵਿੱਧੀ ਆ ਗਈ ਫਿਰ ਅਸੀਂ ਉਹਨੂੰ ਵਾਕ ਵਿੱਧੀ ਸਿਖਾਵਾਂਗੇੇ ਫਿਰ ਅਸੀਂ ਉਹਨੂੰ ਪ੍ਰਸਥਾਪਨ ਵਿੱਧੀ ਸਿਖਾਵਾਂਗੇ, ਕਿਹੜੀ ਹੁੰਦੀ ਹੈ ਪ੍ਰਸਥਾਪਨ ਵਿੱਧੀ? ਲਿਖਣਾ ਸਿਖਾਉਣ ਦੀ ਪ੍ਰਸਥਾਪਨ ਵਿੱਧੀ ਕਿਹੜੀ ਆ। ਪ੍ਰਸਥਾਪਨ ਵਿੱਧੀ ਇੱਧਰ ਦੇਖੋ ਜਿਵੇਂ ਆਪਾਂ ਉਹਨੂੰ ਲਿਖਣਾ ਸਿਖਾ ਦਿੱਤਾ ਜੀ ਅਹ ਜੱਗ ਫਿਰ ਪ੍ਰਸਥਾਪਨ ਕਰਕੇ ਗੱਜ ਵੀ ਉਹਨਾਂ ਅੱਖਰਾਂ ਦੇ ਪ੍ਰਸਥਾਪਨ ਕਰ ਦਿੱਤਾ ਇੱਧਰ ਉੱਧਰ ਘੁਮਾ ਦਿੱਤੇ ਤੇ ਉਹਨੂੰ ਇੱਕ ਸ਼ਬਦ ਗਮ ਮਗ ਮੰਗਲ ਬਿਲਕੁਲ right ਹੈ ਜੀ ਤੁਹਾਡਾ ਠੀਕ ਹੈ, ਫਿਰ ਅਸੀਂ ਉਹਨੂੰ ਪੂਰਨਿਆਂ ਤੇ ਲਿਖਣਾ ਸਿਖਾਵਾਂਗੇ ਪੂਰਨਿਆਂ ਦੀ ਵਿੱਧੀ। ਫਿਰ ਇੱਕ ਹੁੰਦੀ ਜੀ ਪੈਟਾਲੋਜੀ ਵਿੱਧੀ ਪੈਟਾਲੋਜੀ ਵਿੱਧੀ ਇਹ ਕਿਹੜੀ ਵਿੱਧੀ ਹੁੰਦੀ ਹੈ ਪੈਟਾਲੋਜੀ ਵਿੱਧੀ ਇਹ ਕਿਹੜੀ ਵਿੱਧੀ ਹੁੰਦੀ ਆ? ਵੀ ਇੱਕ ਅੱਖਰ ਆ ਜਿਵੇਂ ਮੰਨ ਲਓ ਊੜਾ ਹੈ ਠੀਕ ਹੈ ਇਹਦੇ ਅਸੀਂ ਟੁਕੜੇ ਕਰ ਦੇਵਾਂਗੇ ਠੀਕ ਹੈ। ਫਿਰ ਬੱਚੇ ਇਹਨਾਂ ਟੁੱਕੜਿਆਂ ਨੂੰ ਜੋੜ ਕੇ ਜਿਹੜਾ ਅੱਖਰ ਬਣਾਊਗਾ ਉਹ ਕਿਹੜੀ ਵਿਧੀ ਹੋਏਗੀ ਵਿੱਧੀ ਹੋਏਗੀ ਅੱਖਰਾਂ ਨੂੰ ਤੋੜਨਾ ਤੇ ਫਿਰ ਉਹਨਾਂ ਨੂੰ ਜੋੜਨਾ ਇਹ ਹੈ ਸਾਡੀਆਂ ਲਿਖਣ ਸਿੱਖਣ ਦੀਆਂ ਵਿੱਧੀਆਂ। ਆਪਾਂ ਅੱਜ ਇੱਕ ਇੱਕ concept clear ਕਰਾਂਗਾ ਸਭ ਠੀਕ ਹੈ। ਪ੍ਰਸ਼ਨ number ਛੋਲਾਂ ਕਹਿੰਦੇ ਗੁਰਮੁਖੀ ਲਿਪੀ ਵਿੱਚ ਪੈਰ੍ਹ ਵਿੱਚ ਬਿੰਦੀ ਵਾਲੇ ਜਿਹੜੇ ਵਰਨ ਆ ਉਹ ਕਿਹੜੀ ਭਾਸ਼ਾ ਦੇ ਆ ਗੁਰਮੁਖੀ ਲਿਪੀ ਦੇ ਵਿੱਚ ਵਰਨ ਹੈ ਜਿਹਨਾਂ ਦੇ ਪੈਰ੍ਹ ਚ ਬਿੰਦੀ ਪੈਂਦੀ ਆ, ਤਾਂ ਉਹ ਜਿਹੜੇ ਅੱਖਰ ਨੇ ਉਹ ਕਿਹੜੀ ਭਾਸ਼ਾ ਦੇ ਹੈ, ਹਿੰਦੀ ਦੇ, ਅੰਗਰੇਜ਼ੀ ਦੇ, ਫ਼ਾਰਸ਼ੀ ਦੇ ਜਾਂ ਦੇ। ਬਿਲਕੁਲ right ਹੈ ਜੀ ਫ਼ਾਰਸੀ ਭਾਸ਼ਾ ਦੇ ਸ਼ਬਦ ਨੇ ਉਹ ਸੱਸੇ ਪੈਰ੍ਹ ਬਿੰਦੀ, ਖੱਖੇ ਪੈਰ੍ਹ ਬਿੰਦੀ, ਗੱਗੇ ਪੈਰ੍ਹ ਬਿੰਦੀ, ਜੱਜੇ ਪੈਰ੍ਹ ਬਿੰਦੀ, ਫੱਫ਼ੇ ਪੈਰ ਬਿੰਦੇ ਤੇ ਲੱਲੇ ਪੈਰ੍ਹ ਬਿੰਦੀ ਠੀਕ ਹੈ ਜੀ। ਪ੍ਰਸ਼ਨ number ਸਤਾਰਾਂ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ option a ਹੈ ਜੀ ਬੋਲ option b ਹੈ ਜੀ ਇਸ਼ਾਰਾ option c ਹੈ ਜੀ ਹਾਵ ਭਾਵ, ਤੇ option d ਹੈ ਜੀ ਉਪਰੋਕਤ ਸਾਰੇ, ਤੁਸੀਂ ਭਾਸ਼ਾ ਦਾ ਸੰਚਾਰ ਕਰੀ ਜਾਂਦੇ ਹੋ, ਉਹਦੇ ਸੰਚਾਰ ਕਰਨ ਦਾ ਕਿਹੜਾ ਢੰਗ ਹੈ ਬਿਲਕੁਲ right ਹੈ ਜੀ ਉਪਰੋਕਤ ਸਾਰੇ। ਪ੍ਰਸ਼ਨ number ਅਠਾਰਾਂ ਨਾਸਿਕਤਾ ਦਾ ਧੁਨੀ ਪ੍ਰਵਰਗ ਹੈ ਹਾਂਜੀ option a ਹੈ ਜੀ ਅਖੰਡੀ ਧੁਨੀਆਂ option b ਹੈ ਜੀ ਕੋਮਲ ਤਾਲਵੀਆਂ Option c ਹੈ ਜੀ ਖੰਡੀਆਂ ਤੇ option d ਹੈ ਜੀ ਖੰਡੀ ਤੇ ਕੋਮਲ ਤਾਲਵੀ। ਖੰਡੀ ਤੇ ਕੋਮਲ ਤਾਲਵੀ ਨਾਸਿਕਤਾ option a ਜਿਹੜਾ ਹੈ ਜੀ ਬਿਲਕੁਲ right answer ਹੈ ਜੀ। ਜਿਹੜੇ madam ਆ, ਉਹ ਕਹਿੰਦੀ ਹੈ ਜੀ ਪਹਿਲਾਂ ਲਿਖਣ ਤੇ ਜ਼ੋਰ ਦੇਣਾ ਚਾਹੀਦਾ, ਫਿਰ ਬੋਲਣ ਤੇ ਜ਼ੋਰ ਦੇਣਾ ਚਾਹੀਦਾ ਹੈ ਅਖੰਡੀ ਧੁਨੀਆਂ ਇੱਧਰ ਦੇਖੋ ਜੀ ਜਿਹੜਾ ਸਾਡਾ ਧੁਨੀ ਪ੍ਰਵਰਗ ਹੈ ਇਹ ਦੋ ਤਰ੍ਹਾਂ ਦਾ ਹੈ, ਸਭ ਨੂੰ ਪਤਾ ਹੈ ਖੰਡੀ ਤੇ ਆਖੰਡੀ ਹਨਾ, ਖੰਡੀ ਦੇ ਵਿੱਚ ਦੋ ਹੈ ਸਾਡੇ ਕੋਲ ਸ੍ਵਰ ਤੇ ਨਾਸਿਕਤਾ। ETT ਕੈਡਰ ਵਾਲਿਆਂ ਨੇ ਮੇਰੀਆਂ ਲਾਈਆਂ, ਸੌ ਸੌ ਬੱਚਾ live end ਤੱਕ ਰਹਿੰਦਾ ਸੀ, ਤੁਸੀਂ ਹੁਣੇ ਭੱਜਣ ਲੱਗ ਗਏ ਹੋ ਤੇ ਅਖੰਡੀ ਕਿਹੜੀਆਂ ਬਲ ਨਾਸਿਕਤਾ ਸੁਰ ਸੰਗਮ ਤਾਂ ਫਿਰ ਨਾਸਿਕਤਾ ਕਿਹੜੀ ਧੁਨੀ ਪ੍ਰਵਰਗ ਹੈ ਆਖੰਡੀ, ਬਿਲਕੁਲ right ਹੈ ਜੀ। ਪ੍ਰਸ਼ਨ number ਉੱਨੀ ਵਿਆਕਰਨ ਦੀਆਂ ਹੇਠ ਲਿਖੀਆਂ ਪਰਿਭਾਸ਼ਾਵਾਂ ਵਿੱਚੋਂ ਕਿਹੜੀ ਠੀਕ ਹੈ PTET ਦਾ ਜਿੰਨੇ ਵਾਰ ਪੇਪਰ ਹੋਇਆ ਹੈ ਵਿਆਕਰਨ ਦੀ ਪਰਿਭਾਸ਼ਾ ਵਾਲਾ question ਹਮੇਸ਼ਾ ਆਉਂਦਾ ਹੈ। ਠੀਕ ਹੈ option a ਹੈ ਜੀ ਵਿਆਕਰਨ ਭਾਸ਼ਾ ਨੂੰ ਠੀਕ ਤਰ੍ਹਾਂ ਲਿਖਣਾ ਸਿਖਾਉਣ ਦੀ ਵਿੱਧੀ ਆ option b ਹੈ ਜੀ ਵਿਆਕਰਨ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿਖਦੇ ਆ option c ਹੈ ਜੀ ਵਿਆਕਰਨ ਭਾਸ਼ਾ ਦੇ ਉਹ ਨਿਯਮ ਹਨ, ਜਿਹਨਾਂ ਬਾਰੇ ਹਰ ਵਿਅਕਤੀ ਸੁਚੇਤ ਹੁੰਦਾ ਹੈ।

ਪੇਪਰ ਕਰਨ ਦਾ ਤਰੀਕਾ ਇੱਕ ਹੈ ਬੇਟਾ ਜਿਹੜੀਆਂ ਚੀਜ਼ਾਂ ਪਹਿਲਾਂ ਤੁਹਾਨੂੰ ਗ਼ਲਤ ਲੱਗਦੀਆਂ ਉਹਨੂੰ cross ਕਰਿਆ ਕਰੋ ਜਿਹੜਾ ਸਹੀ answer ਹੈ ਤੁਹਾਡੇ ਸਾਹਮਣੇ ਆਪਣੇ ਆਪ ਆ ਜਾਏਗਾ। ਕਹਿੰਦੇ ਵਿਆਕਰਨ ਕਿਸੇ ਭਾਸ਼ਾ ਨੂੰ ਠੀਕ ਤਰ੍ਹਾਂ ਬੋਲਣਾ ਸਿਖਾਉਣ ਦੀ ਵਿੱਧੀ, ਇਹ ਤਾਂ ਬਿਲਕੁਲ ਹੀ ਗ਼ਲਤ ਹੈ ਤੇ ਹਰੇਕ ਵਿਅਕਤੀ ਵਿਆਕਰਨ ਬਾਰੇ ਸੁਚੇਤ ਨੀ ਹੁੰਦਾ ਠੀਕ ਹੈ, ਤਾਂ ਵਿਆਕਰਨ ਕੀ ਹੈ? ਕਿਸੇ ਭਾਸ਼ਾ ਨੂੰ ਸੁੱਧ ਰੂਪ ਵਿੱਚ ਲਿਖਣਾ, ਬੋਲਣਾ, ਪੜ੍ਹਨਾ ਸਿਖਾਉਣ ਦੇ ਕੁੱਝ ਨਿਯਮ ਵਰਤੇ ਜਾਂਦੇ ਆ, ਇਹਨਾਂ ਨਿਯਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਜੀ,

ਅਤੇ ਚਾਵਲ ਠੀਕ ਸੀ ਮੂੰਗੀ ਮਸਰੀ ਦੇ ਨਾਲ ਤਾਂ ਵੈਸੇ ਚਾਵਲ ਵੀ ਵਧੀਆ ਲਗਦੇ ਹੈ ਰੋਟੀ ਚੂਰ ਕੇ ਵੀ ਵਧੀਆ ਲੱਗਦੀ ਏ ਤੁਹਾਨੂੰ ਕਿ ਪਸੰਦ ਲੱਗਦਾ ਕ੍ਰਿਪਯਾ ਤੁਹਾਨੂੰ ਕੀ ਪਸ਼ੰਦ ਹੈ ਕ੍ਰਿਪਾ ਕਰ ਕੇ ਦਸੋ ਜੀ ਕਦੀ ਤੁਸੀ ਪੰਜਾਬ ਦੇ ਵਿੱਚ ਅੱਕੇ ਮੱਕੀ ਦੀ ਰੋਟੀ ਸਰਸੋ ਦਾ ਸਾਗ ਜਰੂਰ ਖਾਯੋ ਬਹੁਤ ਹੀ ਸਵਾਦ ਹੁੰਦਾ ਹੈ। ਮੱਕੀ ਦੀ ਰੋਟੀ ਗਰਮ ਗਰਮ ਸਾਗ ਦੇ ਵਿਚ ਦੇਸੀ ਗਿਹਯੋ ਪਾਕੇ ਜਰੂਰ ਖਾਯੋ। ਇਹਨਾਂ ਜ਼ਿਆਦਾ ਸੁਵਾਦ ਆਯੂ ਨਾ ਸਵਾਦ ਨਾ ਤੁਸੀ ਨਾ ਕੋਲੀ ਹੀ ਚਟ ਜਾਯੋਗੇ ਇਹਨੀ ਜ਼ਿਆਦਾ ਰੋਟੀ ਵਧੀਆ ਬਣਦੀ ਮੱਕੇ ਦੀ ਰੋਟੀ

ਮਜੇਦਾਰ tasty ਬਣਦੀ ਹੈ ਸਵਾਦ ਬੰਬ ਅਤ ਹੁਣ ਅਸੀਂ ਚਾਹ ਪੀ ਜਾਨ ਰਹੇ ਹੈ ਸਾਡਾ ਇਹੋ time ਹੁੰਦਾ ਹੈ ਚਾਹ ਪਿੰਨ ਦਾ

ਕਾਸ਼ ਚਾਹ ਭੀ ਕੂਕਰ ਚ ਬਣ ਜਾਣਦੀ ਨਹੀਂ ਬਣ ਸਕਦੀ ਨਾ ਗੱਲ ਹੀ ਨਹੀਂ ਬਣਦੀ ਯਾਰ ਅੰਡੇ ਭੀ ਪਏ ਨੇ ਦੀਦੀ ਨੇ ਅੰਡੇ ਬਣਾਏ ਸੀ ਪਰ ਦੀਦੀ ਨੇ ਖਾਦੇ ਨਹੀਂ ਕੁਛ ਜ਼ਿਆਦਾ ਹੀ ਅੰਡੇ ਬਣਾ ਤੇ ਸੁਖੀ ਨੇ ਭੀ ਨਹੀਂ ਖਾਦੇ ਅੰਡੇ ਖ਼ਰਾਬ ਕਰਤੇ ਮੈਂ ਤਾਂ ਖਾਦੀ ਨਹੀਂ ਅੰਡੇ ਹੋਰ ਸਾਡੇ room ਦੇ ਵਿੱਚ ਜੁਤੀਆਂ ਪਯੀਆਂ ਨੇ ਗੁੱਡਾ ਪਿਆ usha ਪਈ ਹੈ ਉਤੇ ਕਮਬਲ ਲੈ ਕੇ ਮੈਂ ਗਦੇ ਤੇ ਪਈ ਹੈ ਨੀਚੇ ਉਪਰ ਪੱਖਾਂ ਚਲ ਰਿਹਾ ਸੁਖੀ ਬਾਹਰ ਬੈਠੀ ਹੈ ਬਾਹਰ ਬੈਠ ਕੇ ਆਪਦੇ ਰਾਂਝੇ ਨਾਲ ਗੱਲ ਕਰਨ ਲਗੀ ਹੋਈ ਹੈ ਲੜਾਈ ਚਲ ਰਹੀ ਹੈ ਹੋਰ room ਦੇ ਵਿੱਚੋ ਪਾਣੀ ਖਤਮ ਹੋ ਗਿਆ ਮੈਂ ਪਾਣੀ ਬਾਹਰੋਂ ਜਾਕੇ ਲੈਕੇ ਆਈ ਹਾਂ ਪੰਜ minute ਦਾ ਰਾਸਤਾ ਪੈਦਲ ਜਾਕੇ ਟੰਗਾ ਚ ਦਰਦ ਹੁੰਦਾ ਟੰਗਾਂ ਮਤਲਬ ਲੱਤਾਂ ਚ ਦਰਦ ਹੁੰਦਾ ਗਾ ਪਿੰਜੜੀਆਂ ਦੁਖਦੀਆਂ ਨੇ ਚਲ ਹਿੱਮਤਨ ਕਰਕੇ ਫਿਰ ਭੀ ਪਾਣੀ ਲੈਕੇ ਆਈ ਹਾਂ ਕਿਉਂਕਿ ਗੰਦਾ ਪਾਣੀ ਹੈ ਨਾ ਟੂਟੀ ਦਾ ਤਾ ਗੰਦਾ ਪਾਣੀ ਪਿਣ ਕਰਕੇ ਪਿਆ ਨਹੀਂ ਮਤਲਬ ਪੀਤਾ ਨਹੀਂ ਜਾਂਦਾ ਓਹਦੇ ਕਰਕੇ ਨਾ ਅੰਦਰ ਨਾ infection ਫੇਲ ਜਾਂਦੀ ਹੈ ਓਹਦੇ ਕਰਕੇ ਹੀ ਮੈਨੂੰ typhoid ਹੋਇਆ ਮੈਂ net ਤੇ search ਮਾਰੀ ਸੀ typhoid ਕੀੜੇ ਨਾਲ ਹੁੰਦਾ ਪਹਿਲੀ ਵਾਰੀ ਹੋਇਆ ਸੀ

ਘਟ ਘਟ ਘਟ ਭੀ ਨਹੀਂ ਦਸ ਹੋਇਆਂ ਦਸ ਨੁਕਸਾਨ ਹੀ ਹੋਇਆ ਨੁਕਸਾਨ ਪਾਣੀ ਦੀਆਂ ਦੋ ਬੋਤਲਾਂ ਲੈਕੇ ਆਨੀ ਹੈ ਆਕੇ ਚੋਲ ਖਾਦੇ ਪਾਣੀ ਦੀ ਮੈਂ ਇਕ bottle ਪੂਰੀ ਪੀਗੀਂ ਮਾਜ਼ੇ ਆਲੀ bottle ਹੁੰਦੀ ਹੈ ਨਾ ਮਾਜ਼ੇ ਆਲੀ ਉਹ ਵਾਲੀ ਪੀਤੀ ਮੈਂ ਪਾਣੀ ਦੀ ਇਕ ਪੂਰੀ ਚਲੋ ਕੋਈ ਗੱਲ ਨਹੀਂ ਪੀਣਾ ਹੀ ਸੀ ਪਾਣੀ ਨਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਜਰੂਰ ਹਾ ਊਸ਼ਾ ਨੂੰ ਹੋਰੀ ਹੈ ਘਬਰਾਹਟ ਮੈਂ ਇਹਨੂੰ ਬੋਲਿਆ ਸੀ ਤੂੰ ਖਾਲਾ ਤੂੰ ਪੀਲਾ banana shake ਬੋਲਦੀ ਮੈਂ ਨਹੀਂ ਪੀਨਾ ਮੈਂ ਕਿਹਾ ਕੇਲਾ ਦਾ ਜੂਸ ਪੀ ਲਾ ਮੈਂ ਨਹੀਂ ਪੀਨਾ ਮੈਂ ਨਹੀਂ ਪੀਨਾ